ਇਸ ਪਿੱਚਰ ਵਿੱਚ ਸਾਨੂੰ ਇੱਕ ਇੰਨਸਾਨ ਇੱਕ ਪਹਾੜੀ ਓੱਤੇ ਬੈਠਾ ਦਿਖ ਰਹਾ ਹੈ।

ਇਸ ਦੇ ਵਿੱਚ ਬਹੁਤ ਸਾਰੀ ਹਰਿਆਲੀ ਵੀ ਦਿੱਖ ਰਹੀ ਹੈ ਜਿਸ ਵਿੱਚ ਅਸੀਂ ਬਹੁਤ ਵੱਡੇ ਵੱਡੇ ਪੇੜ ਪੌਦੇ ਦੇਖ ਰਹੇ ਹਾਂ।

ਨਾਲ ਹੀ ਇਸ ਪਿਕਚਰ ਵਿੱਚ ਸਾਨੂੰ ਇੱਕ ਬਹੁਤ ਵਧੀਆ ਅੱਛਾ ਜੇਹਾ ਵਿਊ ਦਿਖ ਰਹਾ ਹੈ।

ਉਸ ਡਰਾਇੰਗ ਰੂਮ ਦੇ ਵਿੱਚ ਐਲ_ਸੀ_ਡੀ ਅਤੇ ਟੇਬਲ ਕੇਨ ਪੈਨਲ ਵੀ ਬਨੇ ਹੋਏ ਹੈ।

ਇਸ ਪਿਚਰ ਵਿੱਚ ਲਗਜਮੀ ਅਤੇ ਸ਼ੋਰੂਮ ਦਾ ਬੋਰਡ ਦਿਖ ਰਿਹਾ ਹੈ।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

ਇਸ ਪਿੱਚਰ ਵਿੱਚ ਸਾਨੂੰ ਇੱਕ ਟਰਪਲੇਟ ਆਰਟ ਦੀ ਸ਼ੋਪ ਅਤੇ ਇੱਕ ਉਸਦਾ ਪੈਨਲ ਦਿੱਖ ਰਹਾ ਹੈ।

ਇੱਸ ਮੰ ਜਿੱਮ ਵਿੱਚ ਸਾਨੂੰ ਬਹੁਤ ਵਧੀਆ ਵਧੀਆ ਵਿਊ ਦਿੱਖ ਰਿਹਾ ਹੈ।

ਜਿਸ ਵਿੱਚ ਸਾਨੂੰ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਸਵੀਟ ਸਵੀਟ ਡਿਸ਼ੇਸ ਦਿਖ ਰਹੀਆਂ ਹਨ।

ਇਹ ਇੱਕ ਮੈਰਿਜ ਪੈਲਸ ਦਾ ਏਰੀਆ ਹੈ ਜਿਸ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦੇ ਸਟਾਲ ਲਗੇ ਦਿਖ ਰਹੇ ਹਨ।

ਜਿਸ ਵਿੱਚ ਨੂਡਲਸ ਬਰਗਰ ਪੇਸਟੀ ਅਤੇ ਸਮੋਸਾ ਪੇਸਟੀ ਨਿਊਡਲ ਸਪਰਿੰਗ ਰੋਲ ਦਿਖ ਰਹੇ ਹੈ।

ਇੱਸ ਮੈਰਿਜ ਪੈਲੇਸ ਵਿੱਚ ਅੱਸੀਂ ਬਹੁਤ ਤਰਹਾਂ ਤਰਹਾਂ ਦੇ ਡਿਸ਼ੇਸ ਦੇਖ ਰਹੇਂ ਹਾਂ।

ਇਹ ਬਹੁਤ ਸੋਹਣਾ ਸੋਹਣਾ ਅਤੇ ਵਾਇਟ ਬਰਾਉਨ ਬਲੈਕ ਕਲਰ ਦੀ ਸ਼ੀਟਸ ਲੱਗੀਆਂ ਦਿੱਖ ਰਹੀਆਂ ਹਨ।

ਜਿਸਦੇ ਵਿੱਚ ਇੱਕ ਸ਼ੋ ਦਿੱਖ ਰਹਾ ਹੈ ਇੱਸ ਸ਼ੋਰੂਮ ਦੇ ਵਿੱਚ ਇੱਸੀ ਤਰ੍ਹਾਂ ਤਰ੍ਹਾਂ ਦੇ ਵੱਖ ਵੱਖ ਕੱਪੜੇ ਲੱਗੇ ਦਿੱਖ ਰਹੇ ਹਾਂ।

ਇਹ ਇੱਕ ਬੋਰਡ ਜਿਹਾ ਲੱਗਿਆ ਹੈ ਜਿੱਸ ਉੱਤੇ ਅਸੀਂ ਬਹੁਤ ਸਾਰੇ ਬੈਡਮਿੰਟਨ ਬੈਠੇ ਹੋਏ ਦਿੱਖ ਰਹੇ।

ਇਹ ਇੱਕ ਮੰਦਰ ਬਣਿਆ ਹੈ ਜਿਸ ਦੇ ਵਿੱਚ ਅਸੀਂ ਬਹੁਤ ਸਾਰੀਆਂ ਔਰਤਾਂ ਦੇਖ ਰਹੇ ਹਾਂ।

ਇਸ ਦੇ ਵਿੱਚ ਇੱਕ ਟੈਂਟ ਅਤੇ ਬਹੁਤ ਵੱਡਾ ਇੱਕ ਸਮੁੰਦਰ ਬਣਿਆ ਹੈ।